ਫੇਰ ਦਿਨੇ ਏ decision ਵੀ foul ਏ ਜਾਂ not foul ਏ

game ਤਾਂ ਹੁਣ sir ਵੈਸੇ ਅੱਜਕਲ ਤਾਂ ਬਹੁਤ change ਏ game hockey ਦੀ ਹਾਂ ਪਹਿਲਾਂ ਨਾਲੋ ਤਾਂ ਬਹੁਤ ਜਿਆਦਾ change ਹੋ ਚੁਕਿਆ ਕਿਉਂਕਿ ਇਦੇ ਚ ਬਹੁਤ ਸਾਰੇ

ਜਿਹੜੇ ਜਿਹੜੇ trust ਏ ਜਿਹੜੇ hockey ਖੇਲਦੇ ਏ ਉਹ ਆਪਣਾ hockey ground ਦੇ ਵਿੱਚ ਥੋੜਾ ਪਾਣੀ mix ਕੀਤਾ ਹੁੰਦਾ ਹਨਾ ਹਾਂਜੀ ਹਾਂਜੀ sir ਉਹ ਕਿਉਂ ਕਰਦੇ ਏ ਪਾਣੀ sir ਜਿਹੜੇ graphic ground ਏ ਉਹਨਾ ਨੂੰ ਪਾਣੀ ਦੀ ਬਹੁਤ ਮਤਲਬ ਲੋੜ ਹੁੰਦੀ ਏ ਜੀ ਜਾਂ ਅਹ means ਬੱਚਿਆ ਦੀ ਅਹ ਸੁੱਤੇ ਨਾ ਦੁੱਖਣ ਜਾਂ leg ਨਾ ਦੁੱਖਣ ਉਹਨਾ ਦੇ ਇਸ ਕਰਕੇ ground ਨੂੰ ਬਹੁਤ ਪਾਣੀ ਦੀ ਜਰੂਰਤ ਹੁੰਦੀ ਏ ground ਕਹਿਣ ਦਾ ਮਤਲਬ soft ਰਹਿੰਦਾ ਇੱਕ ਤਾਂ ਜੀ ਜਿਹੜਾ ਆਪਣਾ ਗ੍ਰਾਸਿਕ ਜਿਹੜਾ ਜਦੋਂ trump ਤੇ ਹੋ ਕੇ ਖੇਲੀ ਜਾਂਦੀ ਏ ਉਹ hockey ਜਿਹੜੀ as compare ਜਿਹੜੀ grass ਤੇ hockey ਖੇਲੀ ਜਾਂਦੀ ਏ ਉਹਦੇ ਨਾਲੋ ਜਿਆਦਾ fast ਹੁੰਦੀ ਹਾਂ yes sir

ਹਾਂ ਨਾਲੇ ਜਦੋਂ ਪਹਿਲਾਂ ਜਦੋਂ players ਪਹਿਲਾਂ grass ਤੇ hockey ਖੇਲਦੇ ਹੁੰਦੇ ਸੀਗੇ ਉਦੋਂ hockey ਇੱਕ ਪਾ ਇੱਕ ਤੋਂ ਦੂਸਰੀ ਤਰਫ਼ ਇੱਧਰ ਲੈ ਕੇ ਜਾਣਾ

ਹੁਣ match ਵਗੈਰਾ ਹੁੰਦੇ ਏ turf ਤੇ sir ਉਸ ਦੇ ਉਪਰੋ ਵਾਟਰ ਵਗੈਰਾ ਪਹਿਲਾਂ ਲਾ ਦਿਨੇ ਆ

hockey ਚ ਸਭ ਤੋਂ ਵਧੀਆ player ਕਿਹੜਾ ਆ hockey ਵਿੱਚ ਸਭ ਤੋਂ ਵਧੀਆ player sir ਹਮ ਸੰਦੀਪ ਸਿੰਘ ਏ ਜੀ ਕੋਈ ਉਹ hockey ਦਾ

ਇੱਕ hockey ਤੇ sir ਉਹ movie ਵੀ ਬਣੀ ਥੀ ਹਰਜੀਤਾ movie

ਉਸ ਦੇ ਵਿੱਚ ਬਹੁਤ ਮਤਲਬ ਉਹਨੇ ਵਧੀਆ tackling ਕਰਦੋ ਕਰਦੋ goal ਮਾਰਦੋ ਬਾਹਰ ਹਰਜੀਤ ਸਿੰਘ hello hello hello hello

ਹਾਂਜੀ ਕਿੱਦਾਂ

ਬੱਸ ਜੀ ਬੱਸ ਠੀਕ ਠਾਕ ਹੋਰ ਕੀ ਕਰਦੇ ਸੀ ਬੱਸ ਜੀ ਹੁਣੇ free ਹੋਏ ਸੀ

ਉਹ ਦੀ ਮੈਂ ਥੋਨੂੰ ਪੁੱਛਣਾ ਸੀ ਕੇ ਤੁਸੀਂ ਕੋਈ health insurance ਲਈ ਹੋਈ ਆ

ਲਈ ਹੋਈ ਆ ਪੋਲੀਸਿਆਂ ਆਪਣੇ ਕੋਲ ਦੋ ਚੱਲ ਰਹੀਆਂ ਨੇ ਇਸ time

ਜਿਵੇਂ ਹੁਣ daily ਆਪਾਂ ਦੇਖਲੋ ਹਰ ਇੱਕ ਨੂੰ ਕਿਸੇ ਨੂੰ BP ਹੈ ਹਨਾ ਕਿਸੇ ਨੂੰ sugar ਹੈ ਕਿਸੇ ਨੂੰ ਕੋਈ disease ਹੈ ਕਿਸੇ ਨੂੰ ਕੋਈ ਹੈ

ਇੰਨਾ ਜਿਆਦਾ ਹੋ ਜਾਂਦਾ ਹੈ ਬੰਦਾ pay ਕਿੱਥੋਂ ਕਰੂਗਾ ਪਹਿਲਾਂ ਤਾਂ saving ਹੀ ਨਹੀਂ ਹੁੰਦੀ ਇੰਨੀ ਮਹਿੰਗਾਈ ਚ

ਤੁਸੀਂ ਜੇ ਕਰੀ ਹੋਈ ਆ ਮੈਨੂੰ ਦੱਸੋਗੇ ਜਰਾ ਹਾਂਜੀ ਆਪਣੇ ਇੱਕ ਤਾਂ ਜੀ ਦੇਖੋ ਚੱਲਦੀ ਸੀ star health insurance

ਤੇ ਉਹਦੇ ਵਿੱਚ ਵੀ benefits ਸੀਗੇ ਤੇ ਇੱਕ ਸਾਲ ਦੀ ਜਿਹੜੀ ਹੁਣ ਅਸੀਂ new ਕਰਵਾਈ ਹੈ ਉਹ care ਚ ਕਰਵਾਈ ਹੈ

ਤੇ ਜਿਵੇਂ IVI ਹੋਗਿਆ forties ਹੋਗਿਆ

ਤੇ ਇਹਦਾ ਕੀ ਹੁੰਦਾ ਆਪਾਂ ਨੂੰ ਇਹ cashless ਚੱਲਦੀ ਹੈ ਰੱਬ ਨਾ ਕਰੇ ਆਪਾਂ ਨੂੰ ਕੋਈ ਜਿਆਦਾ major ਹੋ ਜਾਂਦੀ ਹੈ ਹੁਣ ਦੇਖੋ ਅੱਜਕਲ ਖਾਣਾ ਪੀਣਾ ਏਵੇਂ ਦਾ ਹਨਾ ਵੀ ਜਿਹੜਾ ਕੀ ਆਪਾਂ ਨੂੰ ਪੂਰੇ ਨਹੀਂ ਮਿਲ ਰਿਹਾ organic ਨਹੀਂ ਹੈਂ

ਤੇ ਕੋਈ ਨਾ ਕੋਈ ਹਰ ਇੱਕ ਬੰਦੇ ਨੂੰ problem ਚੱਲ ਰਹੀ ਹੈ ਹਰ ਇੱਕ family ਦੇ ਵਿੱਚ ਹਨਾ ਕੋਈ ਕਿਸੇ ਨੂੰ BP sugar ਜਾਂ ਕਿਸੇ ਨੂੰ ਆਹ ਆਪਣਾ ਕੋਈ ਵੀ related ਬਿਮਾਰੀ ਦੇ related ਚੱਲਦਾ ਹਨਾ ਕਿਸੇ ਨੂੰ ਕਿਸੇ ਚੀਜ਼ ਦੀ problem ਆ ਕਿਸੇ ਨੂੰ ਕਿਸੇ ਚੀਜ਼ ਦੀ ਆ

ਤੇ ਆਪਾਂ ਨੂੰ ਹੁਣ ਕਰਾਉਣੀ ਜਰੂਰੀ ਆ ਹੁਣ ਇਹ ਤੇ ਹੁਣ ਜਿਵੇਂ ਬਿਮਾਰੀ ਤਾਂ ਹੁਣ ਦੱਸ ਕੇ ਆਉਣੀ ਨੀ ਬਿਮਾਰੀ ਵੀ ਮੈਂ ਆਉਣ ਲੱਗੀ ਹਾਂ ਤੁਸੀਂ ਪੈਸੇ ਇੱਕਠੇ ਕਰਲੋ ਹਨਾ ਤੇ cashless ਦਾ ਮਤਲਬ ਇਹ ਹੁੰਦਾ ਜਦੋਂ ਆਪਾਂ ਹੁਣ policy ਕਰਾਲੀ

policy ਹੋਣ ਤੋਂ ਬਾਅਦ ਆਪਾਂ ਜਿਵੇਂ ਹੁਣ ਰੱਬ ਨਾ ਕਰੇ ਆਪਾਂ ਨੂੰ ਕਦੇ ਕੋਈ problem ਹੋਗੀ ਆ

ਆਪਾਂ ਜਿਵੇਂ ਆਪਣੀ family parents ਲੇਲੋ ਹਨਾ

ਉਹਨੂੰ ਕੁੱਛ ਨਾ ਕੁੱਛ ਹੁੰਦਾ ਜਿਵੇਂ ਇੱਕ ਦਮ ਹੋਗਿਆ ਹੁਣ ਇੰਨੀ ਮਹਿੰਗਾਈ ਦੇ ਵਿੱਚ ਆਪਾਂ ਨਹੀਂ save ਕਰ ਪਾ ਰਹੇ

ਆਪਾਂ ਜੇ normally ਉਹ check up ਕਰਾਉਣ ਜਾਣੇ ਹਾਂ ਤਾਂ ਜਿਆਦਾ ਨੀ ਪੰਜ ਦਸ ਹਜ਼ਾਰ ਰੁਪਿਆ ਆਪਣਾ ਉਹੀ ਖਤਮ ਹੋ ਜਾਂਦਾ

ਤੇ ਜੇ ਉਹੀ ਆਪਾਂ ਸਾਲ ਦੇ ਵਿੱਚ ਦਸ ਬਾਰਾਂ ਹਜ਼ਾਰ instalment ਦੇ ਦੀਏ ਇਹਦੀ policy ਦੀ ਤਾਂ ਆਪਣਾ save ਹੀ ਹੈ

ਇੱਕ ਸਾਲ ਚ ਇੱਕ EMI ਜਾਣੀ ਹੈ

ਹਾਂਜੀ ਹੁਣ ਆਪਾਂ ਜਿਵੇਂ ਇਸ ਸਾਲ ਵਾਸਤੇ ਕਰਵਾ ਦਿੱਤੀ ਹੈ ਸਾਨੂੰ ਸਾਰਾ ਸਾਲ ਕੋਈ tension ਨਹੀਂ ਹੈ ਕੋਈ ਉਹਦੀ worry ਨੀ ਕਰਨੀ ਅਸੀਂ ਵੀ ਉਹਦਾ pay ਕਰਨਾ ਠੀਕ ਆ ਤੇ age ਸਾਲ ਉਹੀ date ਤੋਂ ਇੱਕ week ਪਹਿਲਾਂ ਸਾਨੂੰ message ਆਨੇ ਸ਼ੁਰੂ ਹੋ ਜਾਂਦੇ ਨੇ ਵੀ ਥੋਡੀ insurance ਆਪਣੀ renew ਕਰਾਲੋ ਤੇ ਆਪਾਂ ਫ਼ੇਰ pay ਕਰ ਦੇਣਾ

ਤੇ ਆਪਾਂ ਨੂੰ ਉਹੀ ਜਿਵੇਂ ਹੁਣ ਸਾਡੀ seven lakh ਦੀ ਹੈ okay ਸੱਤ ਲੱਖ ਦੀ ਹੈ policy ਤੇ ਹੁਣ ਜੇ ਇਸ ਸਾਲ ਨਹੀਂ ਲਿੱਤੀ next year ਉਹ plus ਹੋ ਜਾਣੇ ਆ ਪੈਸੇ point ਉਹਦੇ ਵਿੱਚ ਵੀ ਸਾਲ ਨਹੀਂ ਲਿੱਤੀ ਉਹੀ ਓ ਅੱਠ ਲੱਖ ਦੀ ਹੋ ਜਾਣੀ ਆ okay ਨਾਲੇ ਤੁਸੀਂ ਆਹ ਜਿਹੜੀ ਲਈ ਹੈ ਪੂਰੀ family ਦੀ ਲਈ ਹੈ ਆਪਣੀ

okay ਫ਼ੇਰ ਤੁਸੀਂ ਕਿੰਨੀ ਕ ਕਰਦੇ ਮਤਲਬ ਇੱਦਾਂ

ਸਾਢੇ ਤੇਰਾਂ ਹਜ਼ਾਰ ਇੱਕ ਸਾਲ ਦਾ ਸਾਰੇ ਬੱਚੇ ਦੋਨੋ ਬੱਚਿਆਂ ਦਾ ਦੋਨੋ ਸਾਡਾ

ਨਹੀਂ ਹੁਣ ਮੈਂ ਉਹੀ ਥੋਨੂੰ ਦੱਸਣਾ ਚਾਹੁੰਦੀ ਸੀ ਵੀ ਜਿਵੇਂ ਹੁਣ ਆਪਾਂ ਨੂੰ ਕਦੇ ਕੋਈ problem ਹੋ ਰਹੀ ਹੈ ਰੱਬ ਨਾ ਕਰੇ ਦੇਖੋ ਅਮ ਹੁਣ ਮੈਂ ਥੋਨੂੰ ਦੱਸਦੀ ਹਾਂ ਮੇਰੇ ਨਾਲ ਵੀ ਏਵੇਂ ਹੀ ਹੋ ਕੇ ਹਟਿਆ ਡੇੜ ਸਾਲ ਪਹਿਲਾਂ ਜਦੋਂ ਮੇਰੇ husband ਦਾ accident ਹੋਇਆ ਸੀ suddenly ਤਾਂ ਉਹਨਾ ਦੀ knee ਚ problem ਆਗੀ ਸੀ ligament ਮਤਲਬ crack ਹੋਣ ਕਰਕੇ ਨਾ

operate ਆਪਾਂ ਨੇ suddenly ਦਿਮਾਗ ਦੇ ਵਿੱਚ ਆਗਿਆ ਸਾਨੂੰ ਵੀ ਸਾਡੇ policy ਚੱਲ ਰਹੀ ਆ ਸਾਨੂੰ ਖੰਨੇ ਦੇ ਵਿੱਚ ਮਤਲਬ hospital ਪਤਾ ਲੱਗ ਰਹੇ ਸੀ ਵੀ ਇੱਥੇ ਚੱਲ ਆ ਇੱਥੇ ਚੱਲ ਰਹੀ ਆ ਇੱਥੇ ਚੱਲ ਰਹੀ ਆ ਤਾਂ ਆਪਾਂ multispecialist ਦੇ ਗਏ ਆਪਣੀ cashless ਹੁੰਦੀ ਆ ਆਪਾਂ just ਇੱਕ ਉਹ card ਦਿਖਾਇਆ ਆਪਣੀ policy ਦਾ

ਆਪਣੇ ਲਈ VIP room ready ਸੀਗਾ ਜਾਂ ਤੋਂ ਪਹਿਲਾਂ ਜਦੋਂ ਅਸੀਂ room ਦੇ ਵਿੱਚ ਹਲੇ third floor ਤੇ ਪਹੁੰਚਣਾ ਸੀ

ਠੀਕ ਹੈ ਜੀ plus separate room ਦਿੱਤਾ ਸੀ ਸਾਨੂੰ ਸਾਰਾ ਖਾਣਾ ਵਾਨਾ ਜੋ ਵੀ patient ਦੇ ਆ patient ਦਾ ਸੀ ਜੋ ਵੀ ਸੀ ਉਹ ਸਾਰਾ ਕੁੱਛ

ਚੀਜ਼ ਉੱਥੇ ਆਹ available ਸੀਗੀ ਤੇ ਯੂਮ ਦੇ ਵਿੱਚ ਏਵੇਂ ਨਹੀਂ ਸੀਗਾ ਕੋਈ ਵੀ ਬਿਨਾ ਉਹ੍ਤੇ ਆ ਰਿਹਾ ਉੱਥੇ ਬੇਫਾਲ੍ਤੁ ਦਾ ਨਹੀਂ knock ਕਰਕੇ ਹਰ ਇੱਕ ਮਤਲਬ ਉਥੇ ਕਿਆ ਕਹਿਨੇ ਆ ਅਮ staff ਇੰਨਾ ਅੱਛਾ ਸੀਗਾ cooperative ਬਹੁਤ ਵਧੀਆ ਸੀਗੇ ਤੇ ਆਪਣਾ ਸਾਰਾ ਕੁੱਛ ਦੇਖੋ cashless ਚੱਲਿਆ ਆਪਾਂ ਫ਼ੇਰ ਇਹ ਪੰਦਰਾਂ ਦਿਨਾ ਦਾ procedure ਰਿਹਾ ਉੱਥੇ ਹਫਤਾ ਮੇਰੇ ਲਵੇ ਪਹਿਲਾਂ ਰਹੇ ਹਾਂ ਜਦੋਂ accident ਹੋਇਆ ਹੀ ਆ ਫ਼ੇਰ ਇੱਕ ਮਹੀਨੇ ਬਾਅਦ operate ਹੋਇਆ ਤਾਂ operate ਤੇ ਵੀ ਦੇਖੋ ਡੇਡ ਪੋਣੇ ਦੋ ਲੱਖ ਦਾ ਖਰਚਾ ਸੀ ਸਾਨੂੰ ਨੀ ਪਤਾ ਕਿਵੇਂ ਹੋਇਆ cashless ਚੱਲਿਆ ਆਪਾਂ ਨੇ ਤਾਂ ਫੜਾ ਤਾਂ card ਉਹਨਾ ਨੇ card ਚੋਂ ਕੱਟ ਲਏ

ਇਹ policy ਕਰਾਉਣ ਦਾ ਫਾਇਦਾ ਹੋ ਇਹੀ ਆ ਕੀ ਜਿਵੇਂ ਆਪਾਂ ਅਮ ਮਾੜੇ ਟੇਮ ਦੇ ਵਿੱਚ ਕਿਸੇ ਦੇ ਅੱਗੇ ਹੱਥ ਅੱਡਣ ਨਾਲੋ ਤਾਂ ਵਧੀਆ ਹੈ card ਚੱਕੋ ਆਪਣਾ hospital ਚਲੇ ਜਾਓ ਹਾਂਜੀ ਹਾਂਜੀ ਕਿਉਂਕਿ ਇਹ ਤਾਂ ਕੋਈ ਚੀਜ਼ ਦਾ ਪਤਾ ਹੀ ਨਹੀਂ ਕਦ ਕੀ ਹੋ ਜਾਣਾ

ਅਮ ਵੀ accident ਇੱਕ ਦਮ ਹੋਇਆ ਹੈਗਾ ਵੀ ਕਿਸੇ ਨੂੰ ਪਤਾ ਹੁੰਦਾ

ਆਪਾਂ ਕਿਹੜਾ ਸੋਚ ਕੇ ਬੈਠੇ ਸੀ ਕੀ ਏਵੇਂ ਵੀ ਕਦੇ ਕੁੱਛ ਹੋ ਸਕਦਾ

ਤਾਂ ਜਿਵੇਂ time ਹੈ ਇਹ ਤਾਂ ਹੈ ਨੀ ਕਿਸੇ ਦੇ ਘਰ ਇੰਨੀ ਸਾਰੀ money ਪਈ ਹੋਵੇ ਬਿਲਕੁਲ ਜੀ ਬਿਲਕੁਲ ਕੋਈ ਵੀ ਇਨਸਾਨ ਹੈ ਦੇਖੋ ਹੁਣ ਸਾਰੇ ਪੜ੍ਹੇ ਲਿਖੇ ਨੇ ਇਹ ਅੱਜਕਲ ਦੱਸਣ ਆਲੀਆਂ ਗੱਲਾਂ ਤਾਂ ਹੈ ਨੀ

ਵੀ ਰੱਬ ਨਾ ਕਰੇ ਕੋਈ ਵੀ ਦਿੱਕਤ ਹੁੰਦੀ ਹੈ ਕਿਸੇ ਦੇ ਅੱਗੇ ਹੱਥ ਅੱਡਣ ਨਾਲੋਂ ਤਾਂ ਵਧੀਆ ਆਪਣਾ card use ਕਰੋ policy ਕਰਾਓ policy ਦੇ benefit ਵੀ ਬਹੁਤ ਨੇ ਨੁਕਸਾਨ ਨੀ ਮੈਂ ਕਹਿ ਸਕਦੀ ਇਹਦਾ ਕੋਈ ਵੀ ਨੁਕਸਾਨ ਹੈ ਮੈਨੂੰ ਅੱਜ ਤਕ ਕੋਈ ਨੁਕਸਾਨ ਇਹਦਾ ਪਤਾ ਨੀ ਲੱਗਿਆ ਨਹੀਂ benefit benefit

ਜੀ ਹੁਣ ਮੈਂ ਥੋਨੂੰ ਦੱਸ ਦੀ ਹਾਂ ਮਤਲਬ accident ਤੋਂ ਬਾਅਦ ਤੋਂ ਲੇਕੇ operation ਹੋਣ ਤੱਕ ਸਾਡਾ ਜੇ ਪੋਣੇ ਦੋ ਲੱਖ ਰੁਪਇਆ operation ਦਾ ਹੋਗਿਆ ਮਲਬ ਤਿੰਨ ਆ ਤਿੰਨ ਲੱਖ ਰੁਪਇਆ ਲੱਗ ਗਿਆ ਸਾਡਾ

ਹਾਂ ਜੇ ਉਹੀ ਸਾਨੂੰ ਰੱਬ ਨਾ ਕਰਦਾ ਸਾਡੇ ਕੋਲ ਉਹ policy ਨਾ ਹੁੰਦੀ ਅਸੀਂ ਕਿਵੇਂ arrange ਕਰਦੇ ਤਿੰਨ ਲੱਖ ਰੁਪਿਆ ਦੱਸੋ

ਉਹ tension ਸਭ ਤੋਂ ਪਹਿਲੀ ਰਹਿਣੀ ਸੀ

ਅਗਲੇ ਨੇ ਤਾਂ ਉਸ time ਸਾਰਤਾ ਹੋਣਾ ਲੇਕਿਨ ਜੋ ਬਾਅਦ ਵਿੱਚ ਦੇਖੋ ਜਦੋਂ ਆਪਾਂ ਉਹਦਾ ਵਾਪਿਸ ਕਰਨਾ ਉਹ ਵੀ ਦੇਖੋ ਨਾ or ਜਿਹਨੇ ਕਮਾਉਣਾ ਉਹੀ ਬੰਦਾ ਬੈਠਾ ਘਰੇ ਤਾਂ ਸੋਚੋ ਕਿੰਨੀ ਜਿਆਦਾ problem ਹੋ ਜਾਣੀ ਸੀ ਇਹ ਵੀ ਪਰਮਾਤਮਾ ਦਾ ਹੀ ਸ਼ੁਕਰ ਹੁੰਦਾ ਵੀ ਜਿਓਂ ਸਾਡੇ ਤੋਂ ਉਹਨੇ

ਹਾਂਜੀ ਹਾਂਜੀ ਤੇ ਵੇਖਲੋ ਦਵਾਈਆਂ ਵਗੇਰਾ ਸਭ ਕੁੱਛ ਵਿੱਚੇ ਚੱਲਦਾ ਸੀ ਸਾਨੂੰ ਕੋਈ ਮਤਲਬ ਹੈ ਓ ਨਹੀਂ ਸੀਗਾ ਆਉਂਦੀਆਂ ਸੀ ਨਰਸਾਂ staff ਆ ਕੇ dressing ਕਰ ਦਿੰਦੇ ਸੀ ਸਾਰਾ ਕੁਛ ਹੁੰਦਾ ਸੀ ਏਂ ਨੀ ਸੀਗਾ ਵੀ ਹਾਂ ਵੀ ਇਹ policy ਆਲੇ ਬੰਦੇ ਨੇ ਨਹੀਂ ਤਾਂ ਹੁੰਦਾ ਵੀ ਹਾਂ ਬੜਾ ਮਤਲਬ ਵਾਰਡ ਦੇ ਵਿੱਚ ਪਾ ਦਿੰਨੇ ਆ